ਇਹ ਚੁੰਨੀ ਲਗਾਕੇ ਨਾ ਮੈਂ ਕਹਿ ਰਹੀ ਹਾਂ ਪੰਜ ਹਜ਼ਾਰ ਦਾ ਤਾਂ ਕੱਪੜਾ ਆਉਗਾ ਅੱਜਕਲ ਇੱਕ organza ਕਰਕੇ ਕੱਪੜਾ ਵੀ ਬਹੁਤ ਚੱਲ ਰਿਹਾ

organza ਉਹ ਅੱਠ ਹਜ਼ਾਰ

organza suit

ਅੱਛਾ ਜੀ ਅੱਠ ਹਜ਼ਾਰ ਰੂਪਏ ਦਾ ਉਹ suit ਮਿਲੇਗਾ

ਅੱਛਾ ਜੀ ਠੀਕ ਹੈ ਜੀ

ਤੇ ਇੱਥੇ ਤੁਹਾਡੇ ਪਟਿਆਲੇ ਚ ਮੈਂ ਸੁਣਿਆ ਦਵਾਰਕਾ silk ਅਹ store ਹੈਗਾ ਜਿਹੜਾ ਕਿ ਕਹਿੰਦੇ ਬੜੇ ਵਧੀਆ ਕੱਪੜੇ suit ਬੜੇ ਵਧੀਆ ਮਿਲਦੇ ਨੇ ਉਹਨਾ ਦੇ ਕੋਲ ਮੈਂ ਤੁਹਾਨੂੰ ਦਸਿਆ ਵੀ ਸੀ ਪਹਿਲਾ ਜੇ ਥੋਨੇ ਧਿਆਨ ਨਾਲ ਸੁਣਿਆ ਹੋਵੇ ਦਵਾਰਕਾ ਬਰਨਾਲਾ ਇਹ ਦੋਨੋ ਦੁਕਾਨਾ ਨਾ ਪਟਿਆਲੇ ਦੀ ਬਹੁਤ ਪ੍ਰਸਿਧ ਦੁਕਾਨਾ ਨੇ ਗਿਆ ਇੱਥੇ ਤੁਸੀਂ ਨਾ ਮਹਿੰਗੇ ਤੋ ਮਹਿੰਗਾ ਕੱਪੜਾ ਲੈ ਸਕਦਾ ਪਰ ਸਸਤਾ ਕੱਪੜਾ ਘੱਟ ਹੀ ਮਿਲੁਗਾ or variety ਬਹੁਤ ਮਿਲ ਜੁਗੀ ਤੁਹਾਨੂੰ ਦੇਖੋ ਜੀ suit ਲੈਨੇ ਹੈ ਤਾਂ ਚੱਲੋ ਕੋਈ ਗੱਲ ਨਹੀਂ ਪੈਸਿਆ ਦਾ ਤਾਂ ਚੱਲੋ ਕੋਈ ਗੱਲ ਨਹੀਂ ਵਾਧਾ ਘਾਟਾ ਚੱਲ ਜਾਂਦਾ ਹੈ ਤੇ ਪਰ ਜੇ ਸੋਚਿਆ ਜਾਵੇ ਕੇ ਬੰਦੇ ਨੇ ਇੱਕੋ ਵਾਰੀ ਚਲੋ suit ਲੈਨੇ ਹੈ ਤੇ ਵਧੀਆ ਲੈਨੇ ਹੈ ਤੇ ਪੈਸਿਆ ਦੀ ਕੋਈ ਗੱਲ ਹੈਂ ਨਹੀਂ ਵੈਸੇ

ਲੈ ਸਕਦੇ ਹਾਂ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਵਧੀਆ suit ਪਟਿਆਲੇ ਦੇ ਹੀ ਹੁੰਦੇ ਨੇ ਤੇ ਅਸੀਂ ਪਟਿਆਲੇ ਤੋਂ ਹੀ shopping ਕਰੀਏ ਤਾਕਿ ਬਾਹਰ ਜਾਣਾ ਹੈ Canada ਤੇ ਉੱਥੇ ਵੀ ਅਸੀਂ ਥੋੜੇ ਬਹੁਤ ਰਿਸ਼ਤੇਦਾਰਾ ਵਾਸਤੇ ਭਰਾ ਭੈਣਾ ਵਾਸਤੇ ਲੈ ਚਲਿਏ ਕੋਈ ਕੱਪੜੇ

ਹਾਂਜੀ ਹਾਂਜੀ ਮੈਂ ਸਮਝ ਗਈ ਤੁਸੀਂ ਲੁਧਿਆਣੇ ਵੀ ਕਰ ਸਕਦੇ ਹੋ shopping ਅਹ ਆਪਣਾ ਅੰਮ੍ਰਿਤਸਰ ਤੁਸੀਂ ਕਰ ਸਕਦੇ ਹੋ ਅੰਮ੍ਰਿਤਸਰ ਦਾ ਕੱਪੜਾ ਬਹੁਤ ਵਧੀਆ ਉੱਥੇ cotton ਦੇ suit ਵਧੀਆ ਮਿਲ ਜਾਂਦੇ ਨੇ ਹਾਂਜੀ ਹਾਂਜੀ ਮੇਰਾ ਇੱਕ ਦੋਸਤ ਸੀ ਉਹਨੇ ਦੱਸਿਆ ਸੀ ਕੇ ਅੰਮ੍ਰਿਤਸਰ ਵਿੱਚ ਨਾ ਅਹ ਆਪਣਾ ਇੱਕ market ਹੈ ਪਤਾ ਨਹੀਂ ਅਹ ਕਿਹੜਾ ਨਾਮ ਦੱਸਿਆ ਸੀ ਮੈਨੂੰ ਨਾਮ ਭੁੱਲ ਗਿਆ ਇਹਦਾ ਕਹਿੰਦਾ ਸੀ ਉੱਥੇ ਬੜੇ ਵਧੀਆ suit ਮਿਲਦੇ ਤੁਸੀਂ ਉੱਥੇ ਵੀ ਇੱਕ ਵਾਰੀ ਜਾਓ ਤੇ ਤੁਹਾਨੂੰ variety ਬੜੀ ਮਿਲੇਗੀ ਸੂਟਾ ਦੀ ਹਾਂਜੀ ਉੱਥੇ ਬਹੁਤ ਵਧੀਆ ਮਿਲੂਗੀ ਅੰਮ੍ਰਿਤਸਰ ਦੇ ਕੱਪੜੇ ਨੇ cotton ਵਧੀਆ ਲੇਕਿਨ ਅੰਮ੍ਰਿਤਸਰ ਦੇ ਵਿੱਚ cotton ਦੇ ਕੱਪੜੇ ਮਿਲ ਜਾਣਗੇ ਤੇ ਅੰਮ੍ਰਿਤਸਰ ਦੀ ਜੇ ਆਪਾਂ ਗੱਲ ਕਰਦੇ ਹਾਂ ਸਿਰਫ ਉੱਥੇ ਖਾਣਾ ਪਕਾਨਾ ਦੀਆਂ ਚੀਜਾਂ ਜਿਆਦਾ ਮਿਲਦੀਆਂ ਨੇ ਖਾਂ ਦੀ variety ਬਹੁਤ ਮਿਲਦੀ ਹੈ ਮਤਲਬ ਦੁਕਾਨਾ

ਹਾਂਜੀ ਹਾਂਜੀ ਚਲੋ ਖਾਣ ਵਾਸਤੇ ਕੋਈ ਗੱਲ ਨਹੀਂ ਅਸੀਂ ਤਾਂ shopping ਵਾਸਤੇ ਜਾਣਾ ਤੇ ਕੱਪੜੇ ਲੈਨੇ ਹੈ ਤੇ ਮੈਂ ਕਿਹਾ ਚੱਲੋ ਥੋੜਾ ਵਧੀਆ ਲੈ ਜਾਂਗੇ ਤਾਂ ਥੋੜਾ ਵਧੀਆ ਰਹੇਗਾ

ਅਸੀਂ ਦੇਖਦੇ ਹਾਂ ਹੁਣ ਬਣਾਉਂਦੇ ਹਾਂ program ਕਿਉਂਕਿ ਪਟਿਆਲਾ ਜਿਹੜਾ ਕਹਿੰਦੇ ਬੜਾ ਵਧੀਆ ਸ਼ਹਿਰ ਹੈ

ਹਾਂਜੀ ਹਾਂਜੀ ਉਹ ਵੀ ਸੁਣਿਆ ਜੀ ਰਾਜੇ ਮਹਾਰਾਜਿਆ ਆਲਾ ਸ਼ਹਿਰ ਹੈ ਜੀ ਬਾਕੀ ਚਲੋ suit ਲੈਨੇ ਹੋਣ ਚਲੋ ਅਸੀਂ ਉੱਥੋਂ ਪਟਿਆਲੇ ਤੋਂ ਸ਼ੁਰੂ ਕਰ ਸਕਦੇ ਹਾਂ ਤੇ ਪਟਿਆਲੇ ਤੋਂ ਸ਼ੁਰੂ ਕਰਦੇ ਹਾਂ ਬਾਕੀ ਜੇ ਹੋਰ ਕੋਈ ਤੁਸੀਂ ਸਲਾਹ ਦਵੋ ਤੇ ਦਿੱਲੀ ਤੋਂ ਲੈ ਦਿੱਲੀ ਵੀ ਦੇਖ ਸਕਦੇ ਹਾਂ ਇੱਕ ਵਾਰੀ ਜੇ ਤੁਸੀਂ ਸਲਾਹ ਦਵੋ ਤਾਂ ਦੇਖੋ ਮੈਂ ਤੁਹਾਨੂੰ ਸਲਾਹ ਦੂਂਗੀ ਦਿੱਲੀ ਨਾ ਜਾਓ ਜੇ ਤੁਸੀਂ ਪਟਿਆਲੇ ਵਰਗੇ ਸ਼ਹਿਰ ਚ shopping ਕਰ ਰਹੇ ਹੋ ਠੀਕ ਹੈ ਲੁਧਿਆਣੇ ਕਰ ਰਹੇ ਹੋ ਠੀਕ ਹੈ ਨਾ shopping ਦਿੱਲੀ ਚ ਪਤਾ ਕਿ ਮਿਲਦਾ ਸਿਤਾਰਿਆ ਵਾਲੇ ਕੱਪੜੇ ਜਿਆਦਾ ਮਿਲਦੇ ਨੇ ਅੱਛਾ ਜੀ ਚਮਕੀਲਾ ਪੜਕਿਲਾ ਜਿਵੇਂ ਹੁੰਦਾ ਉਹੋ ਜਿਹਾ ਜਿਆਦਾ ਮਿਲਦਾ ਮੈਂ ਸੁਣਿਆ ਦਿੱਲੀ ਚ ਇੱਥੇ market ਵੀ ਵਧੀਆ ਕੱਪੜੇ ਦੀ ਇੱਥੇ ਤੇ ਲੋਕੀ ਲੈਂਦੇ ਹੀ ਹੁੰਦੇ ਨੇ ਉੱਥੋਂ ਕੱਪੜੇ ਨਾ ਜੀ ਉਧਰ ਨਾ ਬਾਜ਼ਾਰ ਤਾਂ ਹੈਗਾ ਚਾਂਦਨੀ ਚੋਂਕ ਕੋਲ ਹੈਗਾ ਬਾਜ਼ਾਰ ਠੀਕ ਹ ਨਾ ਕਾਫੀ ਵੱਡੀ market ਹੈ ਉਹ ਜਾਂਦਾ ਲੇਕਿਨ ਉਹ ਵਾਲੇ ਜਿਵੇਂ ਆਪਣੇ ਜਿਵੇਂ ਪਸੰਦ ਕਰਦੇ ਨੇ ਸਰਦਾਰਾ ਵਾਲੇ suit ਉੱਥੇ ਉਹੀ ਜਿਹੀ ਗੱਲ ਨਹੀਂ ਹੈਗੀ ਉਹ ਦਿੱਲੀ ਦੇ ਲੋਕ ਉਹੀ ਜਿਹੇ ਮੰਗਦੇ ਦੇਖੋ ਦਿੱਲੀ ਦੇ ਲੋਕ ਪਟਿਆਲਾ ਵਰਗੇ ਪੰਜਾਬ ਚ ਆਉਂਦੇ ਨੇ ਨਾ ਉਹੀ ਗੱਲ ਕਹਿੰਦੇ ਨੇ ਜਦੋਂ ਆਪਨੇ ਵਰਗਿਆ ਦੇ ਕੱਪੜੇ ਦੇਖਦੇ ਨੇ ਉਹ ਕਹਿੰਦੇ ਨੇ ਥੋਡੇ ਵਰਗੇ ਕੱਪੜੇ ਨਾ ਸਾਡੇ ਏਧਰ ਮਿਲਦੇ ਨਹੀਂ ਹੈਗੇ ਅੱਛਾ ਜੀ

ਉਹ ਤੇ ਦੇਖੋ ਹੈਈ ਐ ਫੇਰ ਜੋ ਪੰਜਾਬ ਦੇ ਵਿੱਚ ਕੱਪੜੇ suit ਮਿਲਦੇ ਨੇ ਉਹ ਬਾਹਰੋ ਤੇ ਕਿਸੇ ਦੂਸਰੀ ਆਪਣੀ state ਦੇ ਵਿੱਚ ਨਹੀਂ ਮਿਲ ਸਕਦੇ ਬਾਕੀ ਦੇਖੋ ਜੀ ਜੋ ਵੀ ਜਿਵੇਂ ਵੀ suit ਜਾਂਦੇ ਨੇ ਪੰਜਾਬ ਤੋਂ ਹੋਕੇ ਹੀ ਜਾਂਦੇ ਨੇ ਸਾਰੇ ਬਣਦੇ ਵੀ ਇੱਥੇ ਨੇ ਫੇਰ ਪੰਜਾਬ ਹੀ ਦੁੱਜੇ ਸ਼ਹਿਰਾ ਦੇਵਿਚ ਤੇ ਦੂਜਿਆ ਸਟੇਟਾ ਦੇ ਵਿੱਚ ਇੱਥੋ ਵੀ ਭੇਜਦਾ ਹੈ ਜੀ ਦੁਕਾਨਦਾਰਾ ਨੂੰ ਹਾਂਜੀ ਬਿਲਕੁੱਲ ਦੇਖੋ ਹੁਣ ਤੁਸੀਂ ਆਪੇ ਲਗਾਲੋ ਜਿਵੇਂ ਕਹਿੰਦੇ ਮੁੰਬਈ ਦੇ ਵਿੱਚ ਕੱਪੜੇ ਦੀ market ਹੈ ਗੁਜਰਾਤ ਦੇ ਵਿੱਚ ਕੱਪੜਿਆ ਦੀ market ਆ ਠੀਕ ਨੀ ਜਿਵੇਂ ਉੱਥੇ ਕੱਪੜਾ ਬਣਦਾ ਹੈ ਤੇ ਉਹ ਸਾਰੀ ਜਗ੍ਹਾ ਤੇ ਭੇਜਿਆ ਜਾਂਦਾ ਲੇਕਿਨ ਤੁਹਾਨੂੰ ਇੱਕ ਗੱਲ ਦਸਾ ਤੁਸੀਂ ਗੁਜਰਾਤ ਚਲੇ ਜਾਓ ਤੁਹਾਨੂੰ ਜਿਹੜੇ ਪੰਜਾਬ ਚ suit ਮਿਲਣਗੇ ਉਹ ਉੱਥੇ ਨਹੀਂ ਮਿਲਣਗੇ ਹਾਂਜੀ ਹਾਂਜੀ ਇਹ ਤੇ ਤੁਸੀਂ ਠੀਕ ਕਿਹਾ ਨਹੀਂ ਪੰਜਾਬ ਦੇ ਵਿੱਚ ਜੋ variety ਮਿਲ ਜਾਣੀ ਐ ਉਹ ਉੱਥੇ ਨਹੀਂ ਮਿਲਣੀ ਤੇ

ਤੇ ਚਲੋ ਵਧੀਆ ਗੱਲ ਹੈ ਕਿ ਆਪਣਾ ਪੰਜਾਬ ਇੱਕ ਏਹੋ ਜਿਹਾ state ਹੈ ਜਿਹੜੇ ਵਿੱਚ ਸਬ ਚੀਜਾਂ ਮਿਲ ਜਾਂਦੀਆਂ ਨੇ ਜਿਹੜੀ ਮਰਜੀ ਚੀਜ ਲੈ ਲਓ ਤੇ suit ਤੇ special ਜੁੱਤੀ ਪਰਾਂਦੇ ਤੇ ਹੋਰ ਬਹੁਤ ਸਾਰਿਆ ਚੀਜਾ ਨੇ ਜਿਹੜੀਆਂ ਕਿ ਪੰਜਾਬ ਚ ਹੋਕੇ ਜਾਂਦੀਆਂ ਨੇ

ਵਧੀਆ ਗੱਲ ਹੈ ਜੀ ਸਾਨੂੰ ਪੰਜਾਬ ਚ ਬੈਠੇ ਬੈਠੇ ਹੀ ਸਾਰਿਆ ਚੀਜਾਂ ਮਿਲ ਜਾਂਦਿਆ ਨੇ ਕਿਤੇ ਬਾਹਰ ਦੁੱਜੇ ਸ਼ਹਿਰ ਦੁੱਜੇ ਸਟੇਟਾ ਦੇ ਵਿੱਚ ਜਾਨ ਦੀ ਲੋੜ ਨਹੀਂ ਪੈਂਦੀ

ਵਧੀਆ ਹੈ ਜੀ ਪੰਜਾਬ ਆਪਣਾ ਬਹੁਤ ਵਧੀਆ ਹੈ ਹਰ ਚੀਜ ਇੱਥੇ ਮਿਲ ਜਾਂਦੀ ਹੈ ਜੋ ਲੇਣਾ ਚਾਹੋ

ਮੈਂ ਥੋਨੂੰ ਇਹੀ ਕਹਿਣੀ ਹਾਂ ਸੋ ਉਧਰ ਨਾ ਜਾਵੋ ਆਪਣੇ ਪੰਜਾਬ ਦੇ ਵਿੱਚ ਹੀ ਕੱਪੜਾ ਦੇਖੋ ਚੱਲੋ ਠੀਕ ਹੈ ਜੀ ਬਸ ਮੈਂ ਥੋੜਾ ਜਾ ਤੁਹਾਡੇ ਨਾਲ ਸਲਾਹ ਕਰਨੀ ਸੀ ਜੇ ਅਸੀਂ suit ਲੈਨੇ ਹੈ ਤੇ ਅਸੀਂ ਫੇਰ ਪਟਿਆਲੇ ਬਣਾਦੇ ਆ program ਤੇ ਅਸੀਂ ਫੇਰ ਅਹ ਅੱਗਲੇ ਹਫਤੇ ਜਾ this ਕ ਦਿਨਾ ਤੱਕ ਫੇਰ ਅਸੀਂ ਤੁਹਾਨੂੰ ਮਿਲਦੇ ਹਾਂ ਪਟਿਆਲੇ ਦੇ ਵਿੱਚ ਫੇਰ ਉੱਥੋ ਅਸੀਂ ਆਪਣਾ suit ਲੈਣਾ ਈ ਖਰੀਦ ਦੇ

ਮੈਨੂੰ ਵੀ ਬਹੁਤ ਵਧੀਆ ਲੱਗਿਆ ਜੀ ਤੁਸੀਂ ਮੈਨੂੰ ਸਲਾਹ ਲੈਣ ਲਈ ਮੈਨੂੰ phone ਕੀਤਾ ਹਾਂ ਤੁਸੀਂ ਜਦੋ ਮਰਜੀ ਆਓ ਥੋਡਾ ਦਿਲ ਤੋਂ ਧੰਨਵਾਦ ਆਏਗਾ ਤੁਸੀਂ ਸਾਡੇ ਘਰੇ ਆਓਗੇ ਥੋਨੂੰ ਅਸੀਂ shopping ਕਰਾਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਤੇ ਫੇਰ ਅਸੀਂ program ਬਣਾਉਂਦੇ ਹਾਂ ਤੇ ਫੇਰ ਅਸੀਂ ਤੁਹਾਡੇ ਕੋਲ ਪਟਿਆਲੇ ਆਉਂਦੇ ਹਾਂ ਠੀਕ ਹੈ ਜੀ ਹਾਂਜੀ ਸਾਨੂੰ ਵੀ ਬਹੁਤ ਵਧੀਆ ਲੱਗਿਆ ਜੀ ਚਲੋ ਜੀ ਫੇਰ ਤੁਸੀਂ ਕੱਲ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ

ਹਾਂਜੀ ਬੜਾ ਧੂਮ ਧਾਮ ਨਾਲ ਮਨਾਇਆ ਜਾਂਦਾ ਤੀਆਂ ਤਾਂ ਪੰਜਾਬ ਦਾ ਇੱਕ culture ਦਾ ਹਿੱਸਾ ਹੈ ਅਹਿਮ ਹਿੱਸਾ ਇਹ

ਹੁਣ ਤਾਂ ਪੰਜਾਬ ਹੁਣ ਤਾਂ ਹਰ ਇੱਕ state ਦੇ ਵਿੱਚ ਮਨਾਇਆ ਜਾ ਰਿਹਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਮਨਾਉਂਦੇ ਨੇ ਤੀਆਂ ਦਾ ਤਿਉਹਾਰ

ਹਾਂਜੀ ਤੀਆਂ ਦੇਖੋ ਜੀ ਪਹਿਲਾਂ ਤਾਂ ਮਨਾਉਂਦੇ ਸੀ ਪਿੰਡਾਂ ਚ ਕੱਲਾ ਹੁਣ ਤਾਂ ਸਹਿਰਾਂ ਦੇ ਵਿੱਚ ਵੀ ਮਨਾਉਂਦੇ ਹਾਂ ਹਨਾ ਸਹਿਰਾਂ ਵਿੱਚ ਮਤਲਬ ਸਕੂਲਾਂ ਵਿੱਚ ਵੀ ਕਾਲਜਾਂ ਵਿੱਚ ਵੀ ਹੁਣ ਤਾਂ ਸਕੂਲ ਹੋਗੇ collage ਹੋਗੇ ਯੂਨਿਵਰਸਿਟੀਆਂ ਹੋਗੀਆਂ ਮਹੱਲੇ ਦੀਆਂ ladies ਇੱਕਠੀਆਂ ਹੋਕੇ enjoy ਕਰਦਿਆਂ ਨੇ ਇਹ ਆਉਂਦਾ ਹੈ ਤਿਉਹਾਰ ਤੀਆਂ ਦਾ ਸਾਉਣ ਦੇ ਮਹੀਨੇ ਵਿੱਚ ਸਾਉਣ ਦੇ ਮਹੀਨੇ ਵਿੱਚ ਇਹ ਜਿਹੜਾ ਤਿਉਹਾਰ ਹੈ ਨਾ ਜਿਹੜੀਆਂ ਤਾਂ ਕੁੜੀਆਂ ਵਿਆਹੀਆਂ ਹੁੰਦੀਆਂ ਹੁੰਦੀਆਂ

ਉਹ ਸੋਹਰਿਆਂ ਤੋਂ ਸੋਹਰੇ ਗਈਆਂ ਹੁੰਦੀਆਂ ਤੇ ਸਾਉਣ ਦੇ ਮਹੀਨੇ ਵਿੱਚ ਪੇਕੇ ਆਉਂਦੀਆਂ ਨੇ ਇਹ ਮਤਲਬ ਕੀ ਕੁੜੀਆਂ ਸਾਉਣ ਚੜਦੇ ਹੀ ਪੇਕੇ ਆ ਜਾਂਦੀਆਂ ਨੇ ਸਾਉਣ ਦਾ ਮਹੀਨਾ start ਹੁੰਦਾ

ਮਤਲਬ ਕੀ ਇਹ ਪੇਕਿਆਂ ਚ ਮਨਾਉਂਦੀਆਂ ਜਾਂ ਸੋਹਰਿਆਂ ਚ ਮਨਾਉਂਦੀਆਂ ਦੇਖੋ ਪਹਿਲਾਂ ਮਨਾਉਂਦੀਆਂ ਤਾਂ ਪਹਿਲਾਂ ਪੇਕਿਆਂ ਚ ਹੀ ਸੀ ਸੋਹਰਿਆਂ ਦੀ ਉੱਥੇ ਉਹਨਾ ਦੀਆਂ ਮਨਾ ਲੈਂਦੀਆਂ ਸੀ ਇੱਥੇ ਇਹਨਾ ਦੀਆਂ ਪਰ ਅੱਜਕਲ ਹੁਣ ਘਟ ਜਾ ਗਿਆ ਹੈ ਹੁਣ ਨਾ ਇਹ ਨੀ ਹੈਗਾ ਜਰੂਰੀ ਵੀ ਤੁਸੀਂ ਪੇਕੇ ਜਾ ਕੇ ਮਨਾਉਣਾ ਹਨਾ ਇਹ ਭੇਣਾ ਭਰਜਾਈਆਂ ਦਾ ਹੀ ਹੁੰਦਾ ਹਨਾ ਤਿਉਹਾਰ ਜਿਹੜਾ ਨਾ ਇਹ ਸਾਉਣ ਦੇ ਮਹੀਨੇ ਵਿੱਚ ਸੰਧਾਰਾ ਲੈਕੇ ਜਾਂਦੇ ਹਾਂ ਆਪਾਂ ਕੁੜੀਆਂ ਦੇ ਘਰਾਂ ਚ ਹਨਾ ਸਾਰਿਆਂ ਦੇ ਆਉਂਦੇ ਹੀ ਨੇ ਸੰਧਾਰੇ ਤੇ ਜਿਹੜੀਆਂ ਕੁੜੀਆਂ ਨੇ ਉਹ ਪੇਕੇ ਆਉਂਦੀਆਂ ਨੇ ਜਿਹੜੀਆਂ ਨੁਹਾਂ ਨੇ ਉਹ ਪੇਕੇ ਜਾਂਦੀਆਂ ਨੇ ਹਨਾ ਇਹ ਫ਼ੇਰ ਇੱਕਠੀਆਂ ਹੋਕੇ ਨਾ ਪਿੰਡ ਦੇ ਵਿੱਚ ਇੱਕ ਜਿਵੇਂ ਹੁਣ ਪਿੰਡ ਦੇ ਵਿੱਚ ਤਾਂ ਦੇਖੋ ਇੱਕ ਹੀ ਜਗ੍ਹਾ ਹੁੰਦੀ ਆ ਜਾਂ ਗੁਰੂਦੁਆਰਾ ਹੋਗਿਆ ਜਾਂ ਆਂਗਨਵਾੜੀ ਹੋਗੀ ਸਕੂਲ ਹੋਗਿਆ ਹਨਾ ਜਾਂ ਧਰਮਸ਼ਾਲਾ ਜਿਵੇਂ ਬਣਾਈਆਂ ਹੁੰਦੀਆਂ ਨੇ ਤੇ ਉੱਦਾਂ ਇੱਕ ਨਾ ਬੋਹੜ ਹੁੰਦਾ ਜਿੱਥੇ ਸੱਠ ਲੱਗਦੀ ਹੁੰਦੀ ਆ ਪਿੰਡ ਦੇ ਵਿੱਚ ਨਾ ਇੱਕ ਬੋਹੜ ਹੁੰਦਾ ਬਹੁਤ ਵੱਡਾ ਤੇ ਉੱਥੇ ਬਜੁਰਗ ਬੈਠ ਕੇ ਤਾਂਸ਼ ਖੇਡਦੇ ਨੇ ਹਨਾ ਆਪਣੀ ਗਪਸ਼ਪ ਮਾਰਦੇ ਨੇ time ਪਾਸ ਸੋਹਣਾ ਹੋ ਜਾਂਦਾ ਉਹਨਾ ਦਾ ਮਤਲਬ ਕੀ ਇਹ ਜਿਆਦਾਤਰ ਪਿੰਡਾਂ ਚ ਹੀ ਹੁੰਦਾ

ਤੀਆਂ ਮਨਾਉਣੀਆਂ ਨੇ ਵੀ ਇਸ ਜਗ੍ਹਾ ਤੇ ਇੱਕਠੇ ਹੋਣਾ ਸਭ ਨੇ ਤੇ ਸਾਰੇ ਪਿੰਡ ਦੇ ਵਿੱਚ ਪਤਾ ਲੱਗ ਜਾਂਦਾ ਸੀ ਕੱਠੀਆਂ ਹੋਕੇ ਨਾ ਕੁੜੀਆਂ ਬਜੁਰਗ ਔਰਤਾਂ ਵੀ ਤੇ ਸਾਰੀਆਂ ਇੱਕਠੀਆਂ ਹੁੰਦੀਆਂ ਸੀ ਇੱਕ ਜਗ੍ਹਾ ਤੇ ਨੁਹਾਂ ਧੀਆਂ ਬਜੁਰਗ ਮਾਵਾਂ ਹਨਾ ਤਾਈਆਂ ਚਾਚੀਆਂ ਮਾਸੀਆਂ ਕੱਠੀਆਂ ਹੋਕੇ ਤੇ ਫ਼ੇਰ ਉਹ ਪੀਂਘਾਂ ਪਾਉਂਦੇ ਸੀ ਬਰੋਟੇ ਤੇ ਪੀਂਘਾਂ ਝੂਟਦੀਆਂ ਨੇ ਪੀਂਘਾਂ ਝੂਟਦੀਆਂ ਨੇ ਫ਼ੇਰ ਉਹਨਾ ਦੇ ਖਾਣ ਪੀਣ ਦਾ ਵੀ ਧਿਆਨ ਰੱਖਿਆ ਜਾਂਦਾ ਉੱਥੇ ਹੀ ਅਮ ਬਣਾ ਲਿਆ ਜਾਂਦਾ ਖਾਣ ਪੀਣ ਦਾ ਵੀ ਪੂਰਾ ਤੇ ਚਲੋ ਥੱਕ ਜਾਂਦੀਆਂ ਨੇ ਪੀਂਘਾਂ ਝੂਟਦੀਆਂ ਨੇ ਫ਼ੇਰ ਗਾਣੇ ਗਾਉਂਦੀਆਂ ਨੇ ਹਨਾ ਤੀਆਂ ਦੇ ਸਾਉਣ ਦੇ ਮਹੀਨੇ ਦੇ ਵਿੱਚ ਨਾ ਗਿੱਧਾ ਪਾਉਂਦੀਆਂ ਨੇ ਕੁੜੀਆਂ ਤੀਆਂ ਵਾਲੇ ਦਿਨ ਤੇ ਵਧੀਆ enjoy ਕਰਦੀਆਂ ਨੇ ਤੇ ਫ਼ੇਰ ਆਪਣਾ ਖਾ ਪਈ ਕੇ ਤੇ ਰਾਤ ਨੂੰ ਸ਼ਾਮ ਨੂੰ ਇਹ ਤਾਂ ਦਿਨ ਚ ਵੀ ਮਨਾਈ ਜਾਂਦੇ ਨੇ ਲੋਕ ਸ਼ਾਮ ਨੂੰ ਵੀ ਪਤਾ ਨੀ ਲੱਗਦਾ time ਦਾ ਜੇ ਤੁਸੀਂ ਸਵੇਰੇ ਸ਼ੁਰੂ ਕਰੋਂਗੇ ਤੁਹਾਨੂੰ ਪਤਾ ਨੀ ਲੱਗਣਾ ਦੁਪਹਿਰ ਕਦੋਂ ਹੋਗੀ ਜ੍ਵ ਤੁਸੀਂ ਦੁਪਹਿਰ ਨੂੰ ਦੋ ਵਜੇ ਦਾ time ਰੱਖਿਆ ਤੇ ਤੁਹਾਨੂੰ ਪਤਾ ਨੀ ਲੱਗਣਾ ਵੀ ਰਾਤ ਦੇ ਅੱਠ ਨੋ ਕਿਵੇਂ ਵੱਜ ਗੇ ਕਿਉਂਕਿ ਸਾਰਾ ਇੱਕ ਤਰ੍ਹਾਂ ਦਾ ਪਿੰਡ ਇੱਕਠਾ ਹੁੰਦਾ ਹਨਾ ਸਾਰੀਆਂ ਕੁੜੀਆਂ ਇੱਕਠੀਆਂ ਹੁੰਦੀਆਂ ਨੇ ਬੁੜੀਆਂ ਵੀ ਇੱਕਠੀਆਂ ਹੁੰਦੀਆਂ ਨੇ ਹਨਾ ਤੇ ਵਧੀਆ enjoy ਕਰਦੇ ਨੇ ਖੁੱਲ ਕੇ ਆਪਣਾ time spend ਕਰਦੀਆਂ ਨੇ ਇੱਕ ਦੂਜੀ ਨਾਲ ਹਾਵ ਭਾਵ ਆਪਣੇ ਦਿਲਾਂ ਦੇ ਸਾਂਝੇ ਕਰਦੀਆਂ ਨੇ ਤੇ ਬੜਾ ਵਧੀਆ ਤਿਉਹਾਰ ਹੈਗਾ ਇਹ ਤਾਂ ਇਸਤੋਂ ਮਤਲਬ ਕੀ ਇੱਕ ਅੱਧਾ ਦਿਨ ਪਹਿਲਾਂ ਮਹਿੰਦੀ ਵੀ ਇੱਕਠੀਆਂ ਹੋਕੇ

ਮਹਿੰਦੀ ਲਾਉਣੀ ਇੱਕਠੀਆਂ ਹੋਕੇ ਮਹਿੰਦੀ ਵਾਲੇ ਤਾਂ special ਬੁਲਾਏ ਹੁੰਦੇ ਨੇ ਜਿਹਨਾ ਨੂੰ ਤਾਂ ਆਉੰਦੀ ਮਹਿੰਦੀ ਲਾਉਣੀ ਹਨਾ ਤਾਂ ਉੱਥੇ ਵੀ ਲਾ ਲੈਂਦੀਆਂ ਨੇ ਨਹੀਂ ਤਾਂ beauty parlor ਤੇ ਜਾ ਕੇ ਵੀ ਲਗਾ ਲੈਂਦੀਆਂ ਨੇ ਹੁਣ ਤਾਂ ਇਹ ਹੈ ਕੇ ਮਹਿੰਦੀ ਵਾਲੇ ਨੂੰ phone ਕਰ ਦਿੰਦਿਆਂ ਨੇ ਘਰੇ ਹੀ ਆ ਜਾਂਦੇ ਨੇ ਤਾਂ ਉੱਤੇਹ ਹੀ ਫ਼ੇਰ ਸਾਰੇ ਲਵਾ ਲੈਂਦੀਆਂ ਨੇ ਫ਼ੇਰ ਮਹਿੰਦੀ ਵੀ ਇੱਕ ਦੋ ਦਿਨ ਪਹਿਲਾਂ ਲਵਾ ਲੈਂਦੀਆਂ ਨੇ ਹਾਂਜੀ ਵੀ ਲਵਾਉਣਾ ਹੋ ਗਿਆ ਚੂੜੀਆਂ ਵੀ ਚੂੜੀਆਂ ਹੋਗੀਆਂ ਰੰਗ ਬਿਰੰਗੀਆਂ

ਤਿਆਰ ਹੁੰਦੀਆਂ ਨਾ ਇੱਦਾਂ ਹ ਸਾਰੇ ਤਿਆਰ ਹੁੰਦੇ ਨੇ

ਤੇ ਬੜਾ ਵਧੀਆ enjoy ਕਰਦਿਆਂ ਨੇ ਉਹ ਕੁੜੀਆਂ ਉਹ ਇੱਕ ਤਰ੍ਹਾਂ ਦਾ ਨਾ ਪੂਰਾ ਦਿਨ ਕੁੜੀਆਂ ਦਾ ਹੁੰਦਾ ladies ਦਾ ਮਤਲਬ ਕੇ ਹੁੰਦਾ ਉਹ ਇੱਕ ਦਿਨ ਉਸ ਦਿਨ ਤਾਂ ਬੰਦੇ ਤਾਂ ਖੂੰਜੇ ਲਾਏ ਹੁੰਦੇ ਨੇ ਉਹ ਕੁਝ ਨੀ ਉਸ ਦਿਨ ਕਹਿੰਦੇ ਨਾ ਬੋਲਦੇ ਨੇ ਕੇ ਅੱਜ ਇਹਨਾ ਦਾ ਦਿਨ ਹੈ ਇਹਨਾ ਨੇ ਸੁਣਨੀ ਤਾਂ ਹੈ ਨੀ ਜਿੰਨਾ ਮਰਜ਼ੀ ਤੁਸੀਂ ਰੋਲਾ ਪਾਲੋ ਹਨਾ ਤਾਂ ਉਹ ਇੱਕ ਦਿਨ ਆਪਣਾ ਬਿਲਕੁਲ ਖੁੱਲ ਕੇ enjoy ਕਰਦੀਆਂ ਨੇ ਮੈਂ ਤਾਂ ਇਹ ਦੇਖਿਆ ਮਤਲਬ ਕੇ ਆਪਣੇ ਉਹ ਅਮ ਨਾ tension ਭੁੱਲ ਜਾਂਦੀਆਂ ਆਪਣੇ ਘਰ ਪਰਿਵਾਰ ਨੂੰ ਚੰਗੀ ਤਰ੍ਹਾਂ ਕਿਉਂਕਿ ਕੋਈ ਕਿਤੋਂ ਆਈ ਹੋਈ ਹੈ ਕੋਈ ਕਿਤੋਂ ਆਈ ਹੈ ਸਬੱਬੀ ਮਿਲਦੀਆਂ ਨੇ ਕੁੜੀਆਂ ਚਰਖੇ ਰੱਖ ਲੈਂਦੀਆਂ ਨੇ ਵਿੱਚ ਜਿਹਨਾ ਨੂੰ ਚਰਖਾ ਆਉਂਦਾ ਨਾ ਕੱਤਣਾ ਤੀਆਂ ਜਦੋਂ ਲਾਉਂਦੇ ਨੇ ਨਾ ਤੇ ਚਰਖਾ ਵੀ ਰੱਖ ਲੈਂਦੀਆਂ ਨੇ ਨਾਲ ਦੋ ਚਾਰ ਚਰਖੇ ਤਾਂ ਪਿੰਡਾਂ ਵਿੱਚ ਹੁੰਦੇ ਹੀ ਨੇ ਆਮ ਤੇ ਜਿਹਨਾ ਨੂੰ ਆਉਂਦਾ ਹੈ ਜਿਹਨਾ ਨੂੰ ਨਹੀਂ ਆਉਂਦਾ ਜੀ ਕਰਦਾ ਹੈ ਸਿੱਖਣ ਨੂੰ ਤਾਂ ਫ਼ੇਰ ਉਹ ਜਿਹੜੀਆਂ ਮਾਵਾਂ ਤਾਈਆਂ ਚਾਚੀਆਂ ਹੁੰਦੀਆਂ ਨੇ ਉਹਨਾ ਨੂੰ ਕਹਿੰਦਿਆਂ ਨੇ ਵੀ ਸਾਨੂੰ ਚਰਖਾ ਵੀ ਸਿਖਾਓ ਤਾਂ ਆਪਣੀ video ਬਣਾਉਂਦੀਆਂ ਨੇ ਹਨਾ ਗਿੱਧੇ ਭੰਗੜੇ ਦੀਆਂ ਚਰਖਾ ਕੱਤਦੇ ਦੀਆਂ

ਇੱਦਾਂ ਜੀ ਉੱਦਣ ਇਹ ਆਪਣੇ ਆਪ ਨੂੰ celebrate ਕਰਦਿਆਂ ਨੇ ਤੀਆਂ ਨੂੰ ਤੇ ਚੰਗਾ ਵੀ ਲੱਗਦਾ ਦੇਖ ਕੇ ਸਕੂਲਾਂ ਚ ਦੇਖਲੋ ਬੱਚਿਆਂ ਹੁਣ ਤਾਂ ਹਰ ਸਕੂਲ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਹੁੰਦਾ ਹੈ ਹੇ NGO ਦੇ ਵਿੱਚ ਹੁੰਦਾ ਹੈ ਹਨਾ ਇੱਕ ਦਿਨ ਰੱਖ ਲੈਂਦੇ ਨੇ ਸਾਰੇ celebrate ਕਰਦਿਆਂ ਨੇ teachers ਇੱਕਠੀ ਹੋਕੇ

ਤੀਆਂ ਦਾ ਤਿਉਹਾਰ ਦੋ ਤਿੰਨ ਦਿਨ ਲਗਾਤਾਰ ਅਮ ਹਨਾ ਅਲੱਗ ਅਲੱਗ ਕਰਦੀਆਂ ਨੇ ਕੁੜੀਆਂ ਕੋਈ ਕਿਤੋਂ ਆ ਰਹੀ ਹੈ ਕੋਈ ਕਿਤੋਂ ਦੀ ਉਹਨਾ ਨੇ ਆਪਣੇ ਰੱਖੇ ਹੋਏ ਨੇ ਦਿਨ ਵੰਡੇ ਹੋਏ ਨੇ ਕੇ ਅੱਜ ਇਹਨਾ ਦੀ team ਦਾ ਉਹ ਨਾ ਜਿਵੇਂ welfare society ਨੀ ਬਣਾਈਆਂ ਹੁੰਦੀਆਂ ਤੇ ਅੱਜ ਇਹਨਾ ਦਾ function ਹੈ ਅੱਜ ਕਲ ਨੂੰ ਇਸ society ਦਾ function ਹੈ ਹਨਾ ਸ਼ਹਿਰਾਂ ਦੇ ਵਿੱਚ ਇੱਦਾਂ ਮਨਾਉਂਦੇ ਨੇ ਤੇ ਵਧੀਆ ਤਰੀਕੇ ਨਾਲ enjoy ਕਰਦੇ ਨੇ ਮਤਲਬ ਕੇ ਸਾਉਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਆਪਾਂ ਕਿਸੇ ਦਿਨ ਵੀ ਮਨਾ ਸਕਦੇ ਹਾਂ ਕਿਸੇ ਦਿਨ ਵੀ ਮਨਾ ਸਕਦੇ ਹੋ ਸਾਉਣ ਚ ਉਹ ਇੱਕ ਬੋਲੀ ਨੀ ਪਾਉਂਦੀਆਂ ਹੁੰਦੀਆਂ ਕੇ ਸਾਉਣ ਵੀਰ ਇੱਕਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਵੇ ਹਨਾ ਇਹ ਸਾਉਣ ਦੇ ਮਹੀਨੇ ਵਿੱਚ ਕੁੜੀਆਂ ਤੀਆਂ ਵਾਲੇ ਦਿਨ ਜਰੁਰ ਬੋਲੀ ਪਾਉਂਦੀਆਂ ਨੇ ਕਿਉਂ ਉਹਨਾ ਨੂੰ ਪਤਾ ਹੁੰਦਾ ਕੇ ਸਾਉਣ ਦੇ ਵਿੱਚ ਤਾਂ ਅਸੀਂ ਇੱਕਠੀਆਂ ਹੋਗੀਆਂ ਸਾਰੀਆਂ ਹਨਾ ਤੇ ਜਦੋਂ ਭਾਦੋਂ ਦਾ ਮਹੀਨਾ ਸ਼ੁਰੁਆਤ ਆਉਣੀ ਹੈ ਤਾਂ ਇੱਕ ਦੋ ਦਿਨ ਪਹਿਲਾਂ ਹੀ ਕਈ ਛਲੀ ਜਾਂਦੀਆਂ ਨੇ ਭਾਦੋਂ ਦੇ ਮਹੀਨੇ ਚ ਹਨਾ ਤੇ ਮਤਲਬ ਕੇ ਭਾਦੋਂ ਦੇ ਮਹੀਨੇ ਵਿੱਚ ਕੋਈ ਕੋਈ ਕੁੜੀ ਆਪਣੇ ਪੇਕੇ ਨੀ ਹੁੰਦੀ ਚਲੇ ਜਾਂਦੀਆਂ ਨੇ ਆਪਣੇ ਘਰ ਪਰਿਵਾਰ ਦੇ ਵਿੱਚ busy ਹੋ ਜਾਂਦੀਆਂ ਨੇ

ਮਤਲਬ ਸਹਿਰਾਂ ਵੱਲ ਇਹ ਚੀਜ਼ ਦਾ ਨਜ਼ਾਰਾ ਪਿੰਡਾਂ ਵਿੱਚ ਕੁਛ ਜ਼ਿਆਦਾ ਆਉਂਦਾ ਹੈਗਾ ਪਿੰਡਾਂ ਦੇ ਵਿੱਚ ਪਤਾ ਕੀ ਪਿੰਡਾਂ ਦਾ ਆਪਣਾ ਮਾਹੋਲ ਹੈ ਹਨਾ ਸਹਿਰਾਂ ਦਾ ਆਪਣਾ ਗੱਲ ਕੁਛ ਨੀ ਹੈ ਖਾਣਾ ਪੀਣਾ ਨੱਚਣਾ ਟੱਪਣਾ ਹਨਾ ਉੱਦਾਂ ਹੀ ਹੈ ਸਭ ਨੇ ਪਿੰਡਾਂ ਦੇ ਵਿੱਚ ਹੈ ਜਿਹੜੀਆਂ ਕੁੜੀਆਂ ਨੇ ਨਾ ਉਹ ਸੋਹਰੇ ਆਈਆਂ ਹੁੰਦੀਆਂ ਨੇ ਤੇ ਆਪਣਾ ਵਧੀਆ ਤਰੀਕੇ ਨਾਲ ਕਰਦਿਆਂ ਨੇ ਜਿਹੜੀਆਂ ਸਹਿਰਾਂ ਦੇ ਵਿੱਚ ਨਾ ਨੇ ਕੁੜੀਆਂ ਉਹ ਆਉਂਦੀਆਂ ਹੀ time ਦੇ time ਨੇ ਮੈਂ ਜਿੱਥੋਂ ਤੱਕ ਦੇਖਿਆ ਨਾ ਵੀ ਪਿੰਡਾਂ ਦੇ ਵਿੱਚ ਤਾਂ ਕੁੜੀਆਂ ਹਫਤਾ ਹਫਤਾ ਰਹਿ ਜਾਂਦੀਆਂ ਨੇ ਪੇਕੇ ਦਸ ਦਿਨ ਵੀ ਰਹਿ ਜਾਣਗੀਆਂ ਕੋਈ ਫਰਕ ਨੀ ਹਨਾ ਤੇ ਸਹਿਰਾਂ ਦੇ ਵਿੱਚ ਮੈਂ ਦੇਖਿਆ ਵੀ ਕੁੜੀਆਂ ਘੱਟ ਹੀ ਰਹਿੰਦੀਆਂ ਨੇ time ਦੇ time ਹੀ ਮੈਂ ਦੇਖਦੀ ਹਾਂ ਇੱਕ ਦੋ ਦਿਨ ਹੈ ਪਹਿਲਾਂ ਕੋਈ ਆ ਜਾਵੇ ਤਾਂ ਨਹੀਂ ਤਾਂ ਸ਼ਹਿਰ ਦੀ ਲਿਫਰ ਜਿਹੜੀ ਹੈ ਉਹ busy ਹੈ

ਮਤਲਬ ਕੇ ਵੇਸੇ ਪੰਜਾਬੀ ਤਿਉਹਾਰਾਂ ਵਿੱਚ ਹਰੇਕ ਤਿਉਹਰ ਵਿੱਚ ਪਿੰਡਾਂ ਵਿੱਚ ਰੋਣਕ ਥੋੜੀ ਜਿਆਦਾ ਹੋ ਜਾਂਦੀ ਹੈ

ਸਹਿਰਾਂ ਵਿੱਚ ਵੀ ਅਮ ਮਤਲਬ ਕੁੜੀਆਂ time ਦੇ time ਆਉਂਦੀਆਂ ਨੇ ਕੋਈ ਇੱਕ ਦਿਨ ਪਹਿਲਾਂ ਆਜੁਗੀ ਵੱਧ ਤੋਂ ਵੱਧ ਦੋ ਦਿਨ ਪਹਿਲਾਂ ਕਿਉਂਕੇ busy life ਹੈ ਤੇ ਬਾਕੀ ਇਹ ਹੈ ਕੇ ਇਹ ਕੇ ਇਹ ਤਿਉਹਾਰ ਜਿਹੜਾ ਹੈ ਨਾ ਇਹਦੇ ਨਾਲ ਬਾਜ਼ਾਰ ਦੇ ਵਿੱਚ ਵੀ ਬੜੀ ਰੋਣਕ ਰਹਿੰਦੀ ਹੈ ਤੇ ਸਾਉਣ ਦੇ ਮਹੀਨੇ ਵਿੱਚ ਰੱਖੜੀ ਵੀ ਆ ਜਾਂਦੀ ਹੈ ਕਈ ਵਾਰ

ਦੇ ਵਿੱਚ ਬੜੀ ਚਹਿਲ ਪਹਿਲ ਹੁੰਦੀ ਹੈ ਉਸ time ਤੇ ਤਾਂ ਵਧੀਆ ਤਰੀਕੇ ਨਾਲ ਦੁਕਾਨਾਂ ਸਜੀਆਂ ਹੁੰਦੀਆਂ ਨੇ ਰੋਣਕ ਵੀ ਦੇਖਣ ਨੂੰ ਮਿਲਦੀ ਹੈ ਤਿਆਰ ਹੋਈਆਂ ਹੁੰਦੀਆ ਨੇ ਨਵੀਆਂ ਨਵੀਆਂ ਸੂਟ ਬੂਟ ਪਾ ਕੇ ਤਾਂ ਦੇਖਣ ਵਾਲੇ ਨੂੰ ਵੀ ਵਧੀਆ ਲੱਗਦਾ ਹਾਂ ਕੁੜੀਆਂ ਇੱਕਠੀਆਂ ਹੋ ਕੇ ਜਾਂਦੀਆਂ ਨੇ ਵੀ ਚੂੜੀਆਂ ਪਵਾਉਣ ਚੱਲੀਏ ਸੂਟ ਲੈਣ ਚੱਲੀਏ ਹਾਂ ਮਹੀਨਾ ਪਹਿਲਾਂ ਤਾਂ shopping ਹੀ ਕਰਦੀਆਂ ਰਹਿੰਦੀਆਂ ਨੇ ਤੂੰ ਕਿਹੜਾ ਸੂਟ ਪਾਉਣਾ ਮੈਂ ਕਿਹੜਾ ਪਾਉਣਾ ਸਲਾਹ ਕਰਕੇ ਇੱਕ ਦੂਜੀ ਨਾਲ ਹਾਂ ਬਿਲਕੁਲ ਮੇਰੇ ਕੋਲ ਇਸ color ਦੀਆਂ ਚੂੜੀਆਂ ਹੈਗੀਆਂ ਨੇ ਇਸ color ਦੇ earrings ਨੇ ਮੇਰੇ ਕੋਲ ਇਸ color ਦਾ set ਹੈਗਾ ਹੈ ਮੇਰੇ ਕੋਲ ਇਸ color ਦੀ ਜੁੱਤੀ ਹੈਗੀ ਮੈਨੂੰ ਸੂਟ ਨੀ ਮਿਲਦਾ ਇਸ color ਦਾ

ਚਲੋ ਬਾਜ਼ਾਰ ਵਾਲਿਆਂ ਨੂੰ ਵੀ ਫਾਇਦਾ ਹੋ ਜਾਂਦਾ ਜਦ ਉਹ ਕਿਉਂਕਿ ਜੇ ਕੁੜੀਆਂ ਤਿਆਰ ਤਿਉਰ ਹੋਣਗੀਆਂ ਹਨਾ ਖਰੀਦ ਦਾਰੀ ਕਰਨਗੀਆਂ ਤਾਂਹੀ ਬਾਜ਼ਾਰ ਦੇ ਵਿੱਚ ਵੀ ਰੋਣਕ ਵਧੁਗੀ ਨਹੀ ਤਾਂ ਬਾਜ਼ਾਰ ਵਾਲਿਆਂ ਨੂੰ ਵੀ ਫ਼ੇਰ ਹੁਣ ਦੁਕਾਨਾ ਵਾਲੀਆਂ ਨੂੰ sale purchase ਕਰਨਾ ਹੁੰਦਾ ਜਾਣਾ ਤਾਂ ਲੋਕਾਂ ਨੇ ਹੀ ਹੈ

ਉਹੀ ਕਿਹਾ ਸਹਿਰਾਂ ਵਿੱਚ ਤਾਂ ਮਤਲਬ ਕੀ time ਦੀ ਕਮੀ ਕਰਕੇ ਨਾ

ਤਿਉਹਾਰ ਵਾਲੇ ਦਿਨ ਬਣਦੇ ਆ ਕੇ ਆਪਾਂ ਕਿਸੇ ਵੀ time ਬਣਾ ਸਕਦੇ ਹਾਂ

ਨਹੀਂ ਤਾਂ ਜਿਵੇਂ ਸਾਵਣ ਦੀ ਝੜੀ ਲੱਗ ਜਾਂਦੀ ਆ ਹੁਣ ਤਾਂ ਅੱਜਕਲ ਕੋਈ ਮੀਂਹ ਦੀ ਝੜੀ ਲੱਗਦੀ ਨੀ ਇੰਨੀ ਪਹਿਲਾਂ ਤਾਂ ਕਿੰਨੇ ਕਿੰਨੇ ਦਿਨ ਮੀਂਹ ਪੈਂਦਾ ਰਹਿੰਦਾ ਸੀ ਹਨਾ ਤਾਂ ਫ਼ਰ ਉਦੋਂ ਖੀਰ ਪੁੜੇ ਹਰ ਘਰ ਦੇ ਵਿੱਚ ਬਣਦੇ ਅੱਜ ਵੀ ਬਣਦੇ ਆ ਪਰ ਇਹ ਹੈ ਅੱਜਕਲ ਮੀਂਹ ਘਟ ਪੈਂਦੇ ਆ ਤੇ ਫ਼ੇਰ ਜਿਸ ਦਿਨ function ਹੁੰਦਾ ਉਸ ਦਿਨ ਖੀਰ ਪੁੜੇ ਤਾਂ ਸਾਉਣ ਦੇ ਮਹੀਨੇ ਦੇ ਵਿੱਚ ਬਣਦੇ ਬੰਦੇ ਆ ਸਾਡੇ ਤਾਂ ਹੁਣ ਇਹ ਇਹ ਨਾ ਜਿਵੇਂ ਸੰਗਰਾਤ ਵਾਲੇ ਦਿਨ ਵੀ ਖੀਰ ਪੁੜੇ ਬਣਾ ਲੈਣੇ ਹਾਂ

ਤੇ ਖੀਰ ਪੁੜੇ ਤਾਂ ਸੰਗਰਾਤ ਆਲੇ ਦਿਨ ਹੀ ਬਣਾ ਲੈਂਦੇ ਨੇ ਘਰਾਂ ਚ

ਹਾਂ ਉਹ ਹੋਰ ਹੁੰਦੀਆਂ ਨੇ ਪਰ ਇਹ ਜਿਹੜੇ ਪੁੜੇ ਨੇ ਨਾ ਇਹ ਤਾਂ ਬਣਦੇ ਹੀ

ਤਾਂ ਵਧੀਆ ਤਰੀਕੇ ਨਾਲ ਕੁੜੀਆਂ ਤਿਆਰ ਤਿਉਰ ਹੋ ਕੇ ਖੀਰ ਪੁੜੇ ਤਾਂਹੀ ਕਿਹਾ ਨਾ ਉਹਨਾ ਦੇ ਖਾਣ ਪੀਣ ਦਾ ਵੱਖਰਾ ਇੰਤਜ਼ਾਮ ਕੀਤਾ ਹੁੰਦਾ ਉਹਨਾ ਨੂੰ ਇਸ ਦਿਨ ਕੋਈ ਸਭ ਆਲਾ ਦੁਆਲਾ ਭੁੱਲਿਆ ਹੁੰਦਾ ਇੱਕ ਅੱਛਿਆ ਹੋਰ ਵੀ ਹੈਗਾ ਵੀ ਸੰਧਾਰਾ ਸਾਡੇ ਤਾਂ ਇਹ ਹੈ ਨੀ ਰਸਮ ਸੰਧਾਰੇ ਦੀ ਉਹਦਾ ਕੀ ਹੈਗਾ ਸੰਧਾਰਾ ਤਾਂ ਇਹੀ ਹੈ ਕੁੜੀਆਂ ਦੇ ਘਰੇ ਭੂਆ ਹੋਗੀਆਂ ਆਪਾਂ ਉਹਨਾ ਨੂੰ ਦੇਣ ਜਾਂਦੇ ਹਾਂ ਸੰਧਾਰੇ ਉਹਦੇ ਵਿੱਚ ਕੀ ਹੁੰਦਾ ਕੇ family ਹੈ ਜਿਹੜੀ ਭੂਆ ਦੀ ਜਾਂ ਫ਼ੇਰ ਤੁਹਾਡੀ ਕੁੜੀ ਦੀ family ਹੈ ਉਹਨੂੰ ਆਪਾਂ ਸੂਟ ਵਗੇਰਾ ਦਿੰਨੇ ਹਾਂ biscuit ਵਗੇਰਾ ਕਢਾ ਕੇ ਦਿੰਨੇ ਹਾਂ ਹਨਾ ਤੇ ਹੋਰ ਖਾਣ ਪੀਣ ਨੂੰ ਤੁਸੀਂ ਜੋ ਮਰਜ਼ੀ ਦੇਦੋ gift ਦੇਣਾ ਇਹ ਇੱਕ ਤਰ੍ਹਾਂ ਦਾ gift ਹੋ ਜਾਂਦਾ gift ਹੋ ਜਾਂਦਾ ਵੇਸੇ ਤਾਂ ਕੁੜੀਆਂ ਦੇ ਘਰ ਕੀ ਖਾਲੀ ਜਾਂਦਾ ਨੀ ਹੈਗਾ ਜਾਂਦਾ ਨੀ ਪਰ ਇਹ ਸਾਉਣ ਦੇ ਮਹੀਨੇ ਦੇ ਵਿੱਚ ਜਿਹੜਾ ਸੰਧਾਰਾ ਨਾ ਉਹ ਕੁੜੀਆਂ ਨੂੰ ਵੀ ਆਸ ਹੁੰਦੀ ਹੈ ਤੇ ਕੁਛ ਇਹ ਹੈ ਨਾ ਸਾਉਣ ਦੇ ਮਹੀਨੇ ਦੇ ਵਿੱਚ ਨਾ ਕਹਿੰਦੇ ਦਾਨ ਜਿੰਨਾ ਦਾਨ ਕਰੋ ਤਾਂ ਚੰਗਾ